ਮਲੱਟੀਡਾਇਮੈੱਨਸ਼ਨਲ ਐਰੇ ਉਹ ਐਰੇ ਨੇ ਜਿਸ ਵਿੱਚ ਤੁਸੀਂ ਹੋਰ ਐਰੇਜ਼ ਨੂੰ ਸਟੋਰ ਕਰ ਸਕਦੇ ਹੋਂ
ਇਹ ਐਸੋਸ਼ੀਏਟਿਵ ਐਰੇ ਨਾਲ ਬਹੁਤ ਮਿਲਦੀ ਜੁਲਦੀ ਹੈ
ਇਸ ਐਰੇ ਦੇ ਐਸੋਸਿਏਸ਼ਟਸ ਖੁਦ ਐਰੇਜ਼ ਹੀ ਹੁੰਦੇ ਹੱਨ
ਜਿਆਦਾ ਬਿਹਤਰ ਸਮਝਣ ਲਈ ਅਸੀਂ ਪ੍ਰੋਗਰਾਮ ਨੂੰ ਸ਼ੁਰੂ ਕਰਾਂਗੇ
ਮੈਂ ਉਹ ਪ੍ਰੋਗਰਾਮ ਬਣਾਵਾਂਗਾ ਜੋ ਤੁਹਾਨੂੰ ਅੰਗਰੇਜ਼ੀ ਐਲਫ਼ਾਬੈੱਟ ਵਿੱਚ ਲੈਟਰ ਦੀ ਪੋਜ਼ੀਸ਼ਨ ਦਿਖਾਏਗਾ
ਉਦਾਹਰਨ ਲਈ ਅਗਰ ਮੈਂ ਵੈਲਯੂ 1 ਦਵਾਂ ਤਾਂ ਉਹ ਪੋਜ਼ਿਸ਼ਨ 1 ਤੇ A ਨੂੰ ਐੱਕੋ ਕਰੇਗਾ
ਅਗਰ ਮੈਂ ਵੈਲਯੂ 2 ਦਵਾਂਗਾ ਤਾਂ ਉਹ ਪੋਜ਼ਿਸ਼ਨ 2 ਵਿੱਚ B ਨੂੰ ਰੱਖੇ ਗਾ
ਅਤੇ 3 ਲਈ ਉਹ C ਕਹੇ ਗਾ ਅਤੇ ਇਸੀ ਤਰ੍ਹਾ ਅਗੇ
ਪਹਿਲਾ ਮੈਂ ਆਪਣਾ ਐਰੇ ਬਣਾਵਾਂਗਾ
ਦੇਖਣ ਦੀ ਸਹੂਲਿਅਤ ਲਈ ਮੈਂ ਇਸਨੂੰ ਥੱਲੇ ਲੈ ਆਵਾਂਗਾ
ਇਸਨੂੰ ਤੁਸੀ ਆਪਣੇ ਆਪ ਵੀ ਕਰ ਕੇ ਦੇਖੋ
ਅਤੇ ਇਸ ਦੇ ਅੰਦਰ ਮੈਂ ਆਪਣਾ ਐਰੇ ਬਣਾਵਾਂਗੀ ਜਿਸਨੂੰ ਮੈਂ ਏਬੀਸੀ ਕਹਾਂਗੀ
ਇਹ ਹੋਵੇਗਾ ਐਰੇ
ਇਸ ਵਿੱਚ ਵੈਲੂ ਭਰਣ ਦੀ ਜਗਹ ਜੋ ਅਸੀਂ ਪਹਿਲਾ ਕਿੱਤਾ ਸੀ ਸਾਡੇ ਕੋਲ ਇਸਦੇ ਅੰਦਰ ਇੱਕ ਐਰੇ ਹੈ
ਅਤੇ ਇਸਦੇ ਅੰਦਰ ਵੈਲਯੂਜ਼ ਹਣ ਜੀਵੇਂ ਕੈਪਿਟਲ abਸੀ ਅਤੇ D
ਅਤੇ ਇਹਨਾ ਵੈਲਯੂਜ਼ ਕੌਮਾ ਦੇ ਨਾਲ ਸੈਪਰੇਟਿਡ ਹਣ
ਅਤੇ ਫੇਰ ਅਸੀਂ ਟਾਇਪ ਕਰਾਂਗੇ 123 ਅਤੇ ਉਹ ਇੱਕ ਐਰੇ ਦੇ ਈਕਵਲ ਹੈ
ਹੁਣ ਅਸੀਂ ਸਿਰਫ 1234 ਨੂੰ ਲਵਾਂਗੇ
ਇਥੇ ਮੈਂ ਤੁਹਾਨੂੰ ਦਿਖਾਂਵਾਗੀ ਕੀ ਕਿਵੇਂ ਅਸੀਂ ਐਰੇ ਵਿੱਚੋਂ ਇੱਕ ਵਿਸ਼ੇਸ਼ ਡਾਟਾ ਨੂੰ ਐੱਕੋ ਕਰ ਸਕਦੇ ਹਾਂ
ਅਸੀਂ ਆਪਣੇ ਮੁਖ ਐਰੇ ਨੂੰ ਲਵਾਂਗੇ
ਅਤੇ ਅਸੀਂ ਇਸ ਐਰੇ ਨੂੰ ਵੀ ਲਵਾਂਗੇ
ਅਤੇ ਉਸਤੋਂ ਬਾਆਦ ਜੋ ਚਾਹੀਦਾ ਹੈ ਉਸਦੀ ਐਰੇ ਵਿੱਚ ਪੋਜ਼ੀਸ਼ਨ ਲਵੋ
ਤੇ ਇਹ ਇਕ ਐਰੇ ਦੇ ਅੰਦਰ ਐਰੇ ਹੈ
ਫੇਰ ਮੈਂ ਐੱਕੋ ਟਾਇਪ ਕਰੂੰਗਾ ਅਤੇ ਫੇਰ ਅਲਫਾ ਜੋ ਸਾਡਾ ਮੁਖ ਐਰੇ ਹੈ
ਅਤੇ ਫੇਰ ਸੂਕਵੇਅਰ ਬਰੈਕਟ ਦੇ ਅੰਦਰ ਏਬੀਸੀ
ਫੇਰ ਅੱਗੇ ਸੂਕਵੇਅਰ ਬਰੈਕਟ ਵਿੱਚ ਓਸ ਐਲੀਮੈਨਟ ਦੀ ਪੋਜ਼ਿਸ਼ਨ ਜਿਸਨੂੰ ਤੁਸੀਂ ਰੀਟ੍ਰੀਵ ਕਰਨਾ ਹੈ
ਹੁਣ ਉਦਾਹਰਨ ਲਈ ਅਗਰ ਤੁਸੀਂ A ਨੂੰ ਐੱਕੋ ਕਰਨਾ ਹੈ
ਇਸਨੂੰ ਚਲਾ ਕੇ ਦੇਖਦੇ ਹਾਂ ਅਤੇ ਸਾਨੂੰ A ਮਿੱਲ ਗਇਆ
ਹੁਣ ਇਸਨੂੰ 123 ਵਿੱਚ ਬਦਲ ਦਿੳ ਉਮੀਦ ਹੈ ਕੀ ਸਾਨੂੰ 1 ਹੀ ਮਿਲੇਗਾ
ਤੁਸੀਂ ਇਥੇ ਦੇਖ ਸਕਦੇ ਹੋਂ
ਠੀਕ ਹੈ ਅਸੀਂ ਆਪਣੇ ਮੁੱਖ ਐਰੇ ਦੇ ਅੰਦਰ ਦੋ ਬੇਸਿਕ ਐਰੇਜ਼ ਬਣਾਏ ਅਤੇ ਉਸਨੂੰ ਕਾਲ ਕਰਨਾ ਸਿਖਿਆ
ਹੁਣ ਮੈਂ ਇੱਕ ਨਵਾਂ ਪ੍ਰੋਗਰਾਮ ਬਣਾੳਣ ਜਾ ਰਿਹਾ ਹਾਂ ਜੋ ਇਕਲੈਟਰ ਦੀ ਪੋਜ਼ਿਸ਼ਨ ਨੂੰ ਨੰਬਰ ਦੇ ਰਿਲੇਸ਼ਨ ਵਿੱਚ ਦੱਸੇ ਗਾ
ਹੁਣ ਮੈਂ ਇਥੇ ਟਾਇਪ ਕਰਾਂਗਾ ਪੋਜ਼ਿਸ਼ਨ 0 ਕਿਓਂਕੀ ਇਹ 0 ਤੋਂ ਸ਼ੁਰਵਾਤ ਹੁੰਦੀ ਹੈ

ਤੋ ਹੁਣ ਮੇਂ ਐਕੋ ਕਰਾਂ ਗਾ ਕਿਹੜਾ ਲੇਟਰ ਕਿਹੜੀ ਪੋਜੀਸ਼ਨ ਤੇ ਹੈ
ਇਹ ਬਹੁਤ ਅਸਾਨ ਹੋਵੇਗਾ
ਇਥੇ ਅਸੀਂ ਪੋਜ਼ਿਸ਼ਨ ਐਂਟਰ ਕਰਾਂਗੇ ਮਨ ਲੋ 3
ਜਿਵੇਂ ਕੀ ਐਲਫ਼ਾਬੈੱਟ ਵਿੱਚ ਪੋਜ਼ਿਸ਼ਨ 3 ਵਿੱਚ C ਹੈ
ਸਾਨੂੰ ਇਥੇ C ਹੀ ਮਿਲੇਗਾ
ਫੇਰ ਲੈਟਰ ਨੂੰ ਐੱਕੋ ਕਰਨ ਲਈ ਅਗਰ ਮੈਂ ਪਹਿਲੇ ਬਲੈਂਕ ਨੂੰ ਅਲਫਾ ਨਾਲ ਰਿਪਲੇਸ ਕਰ ਦਵਾਂ
ਏਬੀਸੀ ਪੋਸ ਕਿਓਂ ਕੀ ਪੋਸ ਸਾਡੀ ਪੋਜ਼ਿਸ਼ਨ ਦਸਦੀ ਹੈ
ਉਸ ਸਮੇਂ ਪੋਜ਼ਿਸ਼ਨ ਹੋਵੇਗੀ -Alpha123 ਅਤੇ ਫਿਰ ਪੋਜ਼ਿਸ਼ਨ ਪੋਸ ਇਸ ਸਮੇ ਪੋਜ਼ਿਸ਼ਨ 0 ਦੇ ਬਰਾਬਰ ਹੇ
ਅਸੀਂ ਟਾਇਪ ਕਰਾਂਗੇ ਐੱਕੋ ਸਮਥਿੰਗਟ
ਤੇ ਇਹ ਪੋਜ਼ਿਸ਼ਨ 0 ਹੈ
ਇੰਨਟਰਨਲ ਐਰੇ ਏਬੀਸੀ ਵਿੱਚ ਪੋਜ਼ਿਸ਼ਨ ਜ਼ੀਰੋ ਯਾਨੀ ਅਸੀਂ ਕਿਹ ਰਹੇ ਹਾਂ ਕੀ ਲੈਟਰ A ਪੋਜ਼ਿਸ਼ਨ 0 ਤੇ ਹੈ
ਇਹ ਕਿਹੜਾ ਐਰੇ ਹੈ 123 ਅਤੇ ਇਹ ਪੋਜ਼ਿਸ਼ਨ ਜ਼ੀਰੋ ਤੇ ਹੈ
ਇਸਦਾ ਮੱਤਲਬ ਇਹ ਹੈ ਕੀ ਲੈਟਰ A ਪੋਜ਼ਿਸ਼ਨ ਇੱਕ ਉੱਤੇ ਹੈ
ਇਸਨੂੰ ਰਨ ਕਰਨਾ ਹਾਂ
ਠੀਕ ਹੈ
A ਪੋਜ਼ਿਸ਼ਨ ਇੱਕ ਵਿੱਚ ਹੈ
ਹੁਣ ਇਸਨੂੰ ਇੱਕ ਵਿੱਚ ਬਦਲ ਦਿਉ
ਰਿਫ਼ਰੈੱਸ਼ ਕਰੋ
ਲੈਟਰ B ਪੋਜ਼ਿਸ਼ਨ ਦੋ ਵਿੱਚ ਹੈ
ਹੁਣ ਇਸ ਐਪਲੀਕੇਸਨ ਨੂੰ ਸਰਲ ਤੇ ਇਸਤੇਮਾਲ ਵਿੱਚ ਆਸਾਨ ਬਣਾਉਨ ਲਈ ਮੈਂ 1 ਦੀ ਜਗਹ ਜੀਰੋ ਲਿੱਖਨ ਦੀ ਜ਼ਰੂਰਤ ਨੂੰ ਹਟਾਵਾਂ ਗੀ
ਫਿਰ ਮੈਂ ਅੰਤ ਵਿੱਚ ਮਾਇਨਸ 1 ਲਿਖਾਣ ਗੀ ਅਤੇ 1 ਨੂੰ ਹੋਰ ਸਪਸ਼ਟ ਕਰਣ ਲਈ ਬਰੈਕਟ ਵਿੱਚ ਲਿਖਾਂ ਗੀ
ਤਾਂ ਪੋਜ਼ਿਸ਼ਨ ਇੱਕ ਮਾਇਨਸ ਇੱਕ ਹੋ ਹਇਆ ਜ਼ੀਰੋ
ਇਸਦਾ ਮੱਤਲਬ ਇੱਕ ਨੂੰ ਲਿਖਣ ਨਾਲ ਸਾਨੂੰ ਉਹ ਹੀ ਨਤੀਜਾ ਮਿਲੇਗਾ ਜੋ ਜ਼ੀਰੋ ਨਾਲ਼ ਮਿਲਦਾ ਹੈ ਅਤੇ 2 ਨੂੰ ਲਿਖਣ ਨਾਲ ਸਾਨੂੰ ਪੋਜ਼ਿਸ਼ਨ 1 ਵਰਗਾ ਨਤੀਜਾ ਮਿਲਦਾ ਹੈ 2 ਪੋਜ਼ਿਸ਼ਨ ਵਿੱਚ ਲੈਟਰ B ਹੈ
ਅਗਰ ਮੈਂ 1 ਲਿਖਦਾ ਹਾਂ ਤਾਂ ਸਾਨੂੰ 1 ਪੋਜ਼ਿਸ਼ਨ ਤੇ A ਮਿਲਦਾ ਹੈ
ਤੇ ਅਗਰ ਮੈਂ ਇਥੇ ਜ਼ੀਰੋ ਪਾਂਵਾ ਫੇਰ ਉਥੇ ਕੋਈ 1 ਪੋਜ਼ੀਸ਼ਨ ਨਹੀ ਹੈ ਤੋ ਸਾਨੂੰ ਮਿਲਦਾ ਹੈ ਲੈਟਰ ਇਨ ਪੋਜ਼ਿਸ਼ਨ
ਯਾਨੀ ਸਾਡੇ ਕੋਲ ਨਾਂ ਹੀ ਕੋਈ ਲੈਟਰ ਹੈ ਅਤੇ ਨਾਂ ਹੀ ਕੋਈ ਪੋਜ਼ਿਸ਼ਨ
ਹੁਣ ਮੈਂ ਇਨ੍ਹਾਂ ਨੂੰ ਥੋੜਾ ਹੋਰ ਯੂਜ਼ਰ ਫ਼ਰੈੱਨਡਲਿ ਬਣਾ ਦਿੱਤਾ ਹੈ
ਦੇਖਣ ਲਈ ਧੰਨਵਾਦ